ਉਨੀ ਸੋ ਬਾਨਵੇ ਤੋਂ ਬਾਅਦ ਹੈ ਇੱਕ ਸਰਕਾਰ ਦਵਾਰਾਂ committee ਮੋਲਹੋਤਰਾ committee ਨੇ ਵਿਦੇਸ਼ੀ ਅਤੇ privatecompanies ਨੂੰ ਭਾਰਤੀ ਵਿੱਚ ਭਾਗੀਦਾਰੀ ਦੀ ਸਿਫ਼ਾਰਿਸ਼ ਕੀਤੀ ਸੀਗੀ market ਦੇ ਹਾਲੇ ਕੀ ਸਿਫਾਰਿਸ਼ ਨੂੰ ਲਾਗੂ ਲਗਭਗ ਛੇ ਸਾਲ ਲਾਗ ਗਈ ਨੇ ਅਤੇ ਅੰਤ ਵਿੱਚ ਦੋ ਹਜਾਰ ਸਾਲ ਵਿੱਚ ਭਾਰਤੀ ਖਤਰ ਦੀ companies ਲਈ ਛਬੀ ਪੂੰਜੀ ਹਿਸੇਦਾਰੀ ਦੇ ਨਾਲ ਖੋਲਿਆ ਗਿਆ ਸੀ ਜਿਸ ਵਿਚ ਵਿਦੇਸ਼ੀ ਮਾਲਕੀ ਦੇ ਅਧਿਕਾਰ ਨਹੀਂ ਸਨ ਅਸੀਂ ਦੇ ਦਹਾਕੇ ਦੇ ਸ਼ੁਰੂ ਵਿਚ ਸਾਰੇ ਹਸਪਤਾਲ ਸਰਕਾਰੀ ਮਲਕੀਅਤ ਦੇ ਸਨ ਪਰ ਨਿੱਜੀ ਡਕਟੋਰੀ ਦੇਖ ਬਾਲ ਅਤੇ ਬੋਹਤ ਜਾਅਦਾ ਡਕਟੋਰੀ ਖਰਚੇ ਦੇ ਨਾਲ ਬਹੁਤਵੱਧ ਗਈ ਅਤੇ ਉਪਰੋਟ ਜੇਹੜੀ ਚਾਰ companies ਤੇ ਇਹਨਾਂ ਨੇ mediclaim ਨਾਲ ਸੇਹਤ ਬੀਮਾ ਵੇਹਚਣਾ ਸ਼ੁਰੂ ਕਰਤਾ

ਵੱਧ ਦੀ ਮੰਗ ਅਤੇ medical ਖਰਚੇ ਦੇ ਵਾਦੇ ਨਾਲ companies ਦੇ ਨਾਲ ਤਿਨ ਲੱਖ ਦੀ ਰਕਮ ਦੀ ਸੀਮਾ ਦੇ ਨਾਲ ਸੇਹਤ ਬੀਮਾ ਦੇਣਾ ਸ਼ੁਰੂ ਕਰ ਦਿਤਾ ਹੈ ਜੀ ਸਾਲ ਦੋ ਹਜਾਰ ਸੁਰੂਆਤ ਤੱਕ GIC ਅਧੀਨ ਸੰਬੰਧ ਖਤਮ ਹੋ ਗਏ ਸੀ ਅਤੇ ਵਰਤਮਾਨ ਵਿੱਚ ਸੁਤੰਤਰ companies ਵਜੋਂ ਇਹ ਕਮ ਕਰ ਰਹੀਏ ਹਨ ਦੋ ਹਜਾਰ ਦੇ ਅੰਤ ਤਕ ਬਹੁਤ ਸਾਰੀ ਵਿਦੇਸ਼ੀ companies ਨੇ ਭਰਤੀਏ ਭਾਈ ਵਾਲਾਂ ਨਾਲ ਭਾਰਤ ਵਿਚ ਕੰਮ ਕੀਤਾ ਸ਼ੁਰੂ ਕਰਨ ਦਾ ਏਲਾਨ ਕੀਤਾ ਪਰ ਸਾਰੀਆਂ companies ਨੇ ਸੁਰੂ ਨੀ ਸੀ ਕੀਤਾ ਓਸਮ ਜਹੜੇ ਗਰੀਬ ਹਨ ਭਰਤੀ ਦੇ ਡੋਕਟੋਰੀ ਦਾ ਇਲਾਜ ਛੜਨ ਦੀ ਸੰਭਾਵਹਣਾ ਅਮੀਰ ਨਾਲੋਂ ਦੋ point ਛੇ ਗੁਨਾ ਜ਼ਿਆਦਾ ਹੈ, ਬਿਮਾਰੀ ਨੂੰ ਗਮਬੀਰ ਨਾਲ ਮਨਨ ਤੋਹ ਇਲਵਾ ਦੇਖ ਬਾਲ ਨਾ ਕਰਨ ਦਾ ਢੰਗ ਦਾ ਵੱਡਾ ਕਾਰਨ ਡਕਟੋਰੀ ਖਰਚਾ ਸੀਗਾ ਸੀ ਇਸ ਸੰਧਰਬ ਵਿੱਚ ਸੇਹਤ ਬੀਮਾ ਜੇਬ ਖਰਚਿਆਂ ਨੂੰ ਘਟਾਉਣ ਵਾਸਤੇ ਇੱਕ ਮਹਤਪੁਰਨ ਵਿਕਲਪ ਬਨ ਕੇ ਉਭਰਿਆ ਸੇਹਤ ਬੀਮੇ ਦੇ ਜੇਹੜਾ ਫੈਲਾਲਵਾ ਹੈਂ, ਡਾਕਟਰੀ ਖਰਚੇ ਵਿਚ ਮਹੱਤਵਪੂਰਨ ਵਾਧੇ ਲਈ ਜਿੰਮੇਵਾਰ ਹੋ ਸਕਦਾ ਹੈ, ਵਿਆਪਕ ਧਾਰਨਾ ਸੀ ਜੋ ਕਿ ਬੀਮੇ ਦੇ ਕਾਰਨ ਕੀਮਤਾਂ ਨੂੰ ਬਿਗਾੜ ਕੇ ਡਾਕਟਰੀ ਦੇਖਭਾਲ ਵਿਚ ਵਾਧੂ ਜ਼ੋਰ ਪੈਦਾ ਕਰ ਰਹੇ ਹਨ ਜਰੂਰੀ ਤੌਰ ਤੇ ਸਹੀ ਨਹੀਂ ਹੈ ਸਿਹਤ ਦੇਖ ਰੇਖ technologypharamacutical ਲਾਗਤਾਂ ਦੀਆ ਵੱਧ ਦੀਆ ਲਾਗਤਾਂ ਦੇ ਨਾਲ ਬੀਮਾ ਰਹਿਤ ਲੋਕਾਂ ਦੇ ਲਈ ਮੁਸ਼ਕਿਲਾਂ ਵੱਧ ਰਹੀਆਂ ਹਨ ਇਸ ਲਈ ਸਿਹਤ ਬੀਮਾ ਨਾ ਸਿਰਫ ਸਿਹਤ ਸੰਭਾਲ ਲਈ fund ਦੇਣ ਵਿਚ ਮੱਦਦ ਕਰ ਸਕਦਾ ਕਰਦਾ ਹੈ ਸਗੋਂ ਦੌਲਤ ਦੀ ਰੱਖਿਆ ਵਿਚ ਵੀ ਕਰਦਾ ਹੈਗਾ ਸਿਹਤ ਜੋ ਇੱਕ ਲੋੜ ਹੈ ਜਿਸਨੂੰ ਨਜ਼ਰ ਅੰਦਾਜ਼ ਜਾ ਨਹੀਂ ਕੀਤਾ ਜਾ ਸਕਦਾ ਹਸਪਤਾਲ ਵਿਚ ਭਰਤੀ ਕਰਨ ਦੀਆ ਨੀਤੀਆਂ ਵਿੱਚ ਵੱਧਦੀ ਮੰਗ ਸਿਹਤ ਸੰਭਾਲ ਖਰਚਿਆਂ ਦਾ ਭੁਗਤਾਨ ਕਰਨ ਦੇ ਸਾਧਨ ਦੀ ਮੰਗ ਵਿੱਚ ਵਾਧੇ ਦਾ ਗਵਾਹ ਹੈ ਜੀ ਨਹੀਂ ਜਿਹੜੇ ਹਸਪਤਾਲ ਆ ਇਦੇ ਵਿੱਚ ਇਹਨਾਂ ਦੇ ਵਿਕਾਸ ਸੰਪੂਰਨ ਤੰਦਰੁਸਤੀ ਤੇ ਤਨਾਵ ਸ਼ਹਿਰੀ ਖੇਤਰਾਂ ਵਿੱਚ ਸਿਹਤ ਬੀਮੇ ਲੋੜ ਨੂੰ ਵਧਾਉਣਾ ਫਿਰ ਡਾਕਟਰੀ ਲਾਗਤਾਂ ਵਿੱਚ ਮਹਿੰਗਾਈ ਸਮੁੱਚੀ ਮਹਿੰਗਾਈ ਵੱਲੋ ਉੱਚੇ ਦਰ ਨਾਲ ਵੱਧ ਰਹੀ ਹੈ ਜੀ ਇਸ ਲਈ ਨਿੱਜੀ ਦੁਰਘਟਨਾ ਨੀਤੀਆਂ ਅਤੇ ਹਸਪਤਾਲ ਵਿੱਚ ਭਰਤੀ ਕਰਨ ਲਈ cover ਲੋਕਾਂ ਨੂੰ ਸਿਹਤ ਸੰਭਾਲ ਦਾ ਜੋ ਲਾਭ ਪ੍ਰਦਾਨ ਕਰ ਸਕਦੇ ਹਨ ਜੀ ਸਿਹਤ ਦੇਖ ਰੇਖ ਦੇ ਨਾਲ ਇਹ tax ਬਚਾਉਣ ਦੇ ਸਾਧਨ ਵਜੋਂ ਵੀ ਮੱਦਦ ਕਰਦਾ ਹੈ ਜੀ ਜਦੋ ਤੁਸੀਂ ਸਿਹਤ ਬੀਮਾ ਲੈਣੇਓ ਇਹ ਤੁਹਾਨੂੰ tax ਇਸ ਵਿੱਚ ਵੀ ਮਾਫੀ ਦਿਲਾਂਦਾ ਹੈ ਕਾਫੀ ਹੱਦ ਤੱਕ ਜੀ ਭਾਰਤ ਦੀਆ ਜਿਹੜੀਆਂ ਪੁਰਾਣੀ ਬਿਮਾਰੀਆਂ ਨੇ ਅਤੇ ਅਪਹਜਾਤਾ ਜਿਹੜੀ ਵੱਧ ਰਹੀ ਹੈ ਜੀ ਸਰਕਾਰ ਦੁਆਰਾ fund ਨੂੰ ਘਟਾਉਣ ਦੇ ਨਾਲ ਸਿਹਤ ਬੀਮੇ ਵਿੱਚ ਇੱਕ ਸੁਰੱਖਿਅਕ ਨਿਵੇਸ਼ ਕਰਨਾ ਤੋਂ ਮਹੱਤਵਪੂਰਨ ਹੈ ਇਹ ਮੰਨਿਆ ਜਾਂਦਾ ਹੈ ਜੀ ਜਿਸ ਤਰਾਂ ਅੱਜ ਦੇ ਸਮੇ ਵਿੱਚ ਬਿਮਾਰੀਆਂ ਜਿਹੜੀਆਂ ਮਹਾਂਮਾਰੀਆਂ ਵਧਦੀਆਂ ਵੱਧ ਰਹੀਆਂ ਨੇ ਜੀ ਜਿਵੇ ਕਿ ਕੁਛ ਸਮੇ ਪਹਿਲਾ Plague ਆਇਆ ਸੀ ਮਹਾਮਾਰੀ ਆਈ ਸੀ ਤੇ ਪਿੱਛੇ ਹੁਣ ਕੁਛ ਸਮੇ ਪਹਿਲਾ COVID ਦੀ ਮਹਾਮਾਰੀ ਨੇ ਪੂਰੇ ਸੰਸਾਰ ਵਿੱਚ ਕਾਫੀ ਬਿਮਾਰੀ ਪੈਦਾ ਕੀਤੀ ਸਾਰੇ ਕੰਮ ਧੰਦੇ ਰੁਕ ਗਏ ਤੇ ਲੋਕਾਂ ਵਾਸਤੇ

ਕਰਨ ਵਿੱਚ ਬੜੀ ਸਹਾਇਤਾ ਕੀਤੀ ਬੀਮੇ ਦੇ ਵੀ ਵੱਖਰੇ ਵੱਖਰੇ ਜਿਵੇ ਸੀ ਕਈ ਵਿਸ਼ੇ ਸੀ ਕਈ ਬੀਮੇ ਜਿਵੇ ਕਈ ਬੜੇ ਗੰਭੀਰ ਬਿਮਾਰਾਂ ਦੀਆ ਯੋਜਨਾਵਾਂ ਵਿੱਚ ਹਨ ਇਹਨਾਂ ਬਾਰੇ ਜਿਹੜੀ ਯੋਜਨਾ ਹੈ ਜੀ ਜਿਵੇ ਇੱਕ ਲਾਭ ਅਧਾਰ poilcy ਹੈ ਜੀ ਜੋ ਕਿ cover ਕਰਦੀ ਹੈ ਜੀ ਗੰਭੀਰ ਬਿਮਾਰੀ ਨੂੰ ਅਤੇ ਡਾਕਟਰੀ ਜਿਹੜੀ ਪ੍ਰਿਕਰਵਾ ਦੇ ਮੈਦਾਨ ਵਿੱਚ ਇੱਕ ਮੁਫ਼ਤ ਲਾਭ ਰਾਹੀਂ ਰਾਸ਼ੀ ਦਾ ਭੁਗਤਾਨ ਕਰਦੀ ਹੈ ਜੀ ਇਹ ਬਿਮਾਰੀਆਂ ਜਿਹੜੀਆਂ ਆਮ ਤੌਰ ਖਾਸ ਅਤੇ ਉੱਚ ਗੰਭੀਰਤਾ ਕੁਦਰਤ ਵਿੱਚ ਘਾਟੇ ਵਾਰ ਵਾਰਤਾ ਲਈ ਹੁੰਦੀਆਂ ਹਨ

ਉਸ ਤੋਂ ਬਾਅਦ ਰੋਗ ਸਬੰਦੀ ਵੀ ਕਈ ਵਿਸ਼ੇਸ਼ ਯੋਜਨਾਵਾਂ ਨੇ ਜੀ ਜੋ ਕਈ ਜੀਵਨ ਸਿਹਤ ਬੀਮਾ ਵਜੋਂ ਪ੍ਰਦਾਨ ਕੀਤੀਆਂ ਜਾਂਦੀਆਂ ਜਿਵੇ ਕੁਛ companies ਡੇਂਗੂ care ਵਰਗੀਆਂ

ਤੇ ਅੱਜ ਦੇ ਸਮੇ ਵਿੱਚ ਸਿਹਤ ਬੀਮਾ ਹਰ ਇੱਕ ਆਦਮੀ ਨੂੰ ਹਰ ਇੱਕ ਇਨਸਾਨ ਨੂੰ ਬਹੁਤ ਜ਼ਰੂਰੀ ਐ ਜੀ ਅੱਜ ਦੀ ਜਿਹੜੀ ਵੱਧ ਦੀ ਹੋਈ ਮਹਿੰਗਾਈ ਆਵੱਧ ਦੇ ਹੋਏ ਬਿਮਾਰੀਆਂ ਨੇ ਇਹਨਾਂ ਨੂੰ ਧਿਆਨ ਰੱਖਦੇ ਇਹਨਾਂ ਨੂੰ cover ਕਰਦੇ ਹੋਏ ਇਹਨਾਂ ਦੀ ਸਿਹਤ ਵਾਸਤੇ ਜਿਹੜੀ ਸੇਵਾ ਸਾਨੂ ਹਸਪਤਾਲ ਵਿਚ ਲੈਣੀਆਂ ਚਾਹੀਦੀਆਂ ਨੇ ਤੇ ਸਿਹਤ ਬੀਮੇ ਦੇ ਰਾਹੀਂ cover ਕੀਤੀਆਂ ਜਾ ਸਕਦੀਆਂ ਹਨ

ਹਸਪਤਾਲਾਂ ਵਿੱਚ ਰਾਸ਼ਟਰੀ ਹਸਪਤਾਲਾਂ ਵਿੱਚ ਚੰਗੇ ਜਿਹੜੇ ਅਧਿਕਾਰੀਆਂ ਦੁਆਰਾ ਪਾਬੰਧਿਤ ਕੀਤਾ ਜਾਂਦਾ ਹੈ ਸਿਹਤ ਬੀਮਾ ਨਾਲ ਜਿਹੜੇ ਵਿੱਤੀ ਹੋਏ ਸਬ ਤੋਂ ਗਰੀਬ ਲੋਕਾਂ ਲਈ ਹਸਪਤਾਲਾਂ ਦੇ ਖਰਚਿਆਂ ਨੂੰ cover ਕਰਨ ਵਾਲੇ ਸਿਹਤ ਬਿਮੀਆ ਦੀ ਸ਼ੁਰੂਆਤ ਹੋਈ ਸੀ ਜੀ ਭਾਰਤ ਵਿੱਚ ਜਿਹੜਾ ਸਿਹਤ ਬੀਮਾ ਐ ਆਮ ਤੌਰ

ਕੁਜ ਸਮੇ ਪਹਿਲੇ ਸਰਕਾਰ ਨੇ ਵੀ ਭਾਰਤ ਸਰਕਾਰ ਨੇ ਵੀ ਬੀਮਾ ਕੰਪਨੀਆਂ ਨੂੰ ਉਦਯੋਗ ਨੂੰ ਬੜੀ ਸਹਾਇਤਾ ਕੀਤੀ ਤੇ private ਖੰਡੇਰੀਆ ਨੂੰ ਬੀਮਾ ਖੇਤਰ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਿਸ ਕਰਕੇ ਆਮ ਲੋਕਾਂ ਨੂੰ ਸਿਹਤ ਬੀਮਾ ਲੈਣ ਵਾਸਤੇ ਵੱਖਰੀ ਵੱਖਰੀ companies ਦਾ option ਮਿਲਿਆ ਬਹੁਤ ਜਿੰਨਾ ਵਿੱਚੋ ਚੁਣ ਕਿ ਬੀਮਾ ਲੈ ਸਕਦੇ ਨੇ ਵੱਖਰੇ ਵੱਖਰੇ ਬੀਮਾ ਵੱਖਰੇ ਵੱਖਰੇ ਬੀਮਾ ਸਿਹਤ ਵਾਸਤੇ ਪੂਰੇ ਪਰਿਵਾਰ ਵਾਸਤੇ ਵੀ ਜੋ ਹੈ ਜੋ ਅੱਜ ਦੀ ਤਰੀਕ ਵਿੱਚ ਸ਼ਾਮਿਲ ਹਨ ਸਾਨੂ ਮਿਲ ਸਕਦੇ ਆ ਤਾ ਅੱਜ ਦੀ date ਵਿੱਚ ਅੱਜ ਦੀ ਤਰੀਕ ਵਿੱਚ ਸਭ ਨੂੰ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਸਾਰੀ ਚੀਜ਼ ਦੀ ਜਾਣਕਾਰੀ ਲੈਂਦੇ ਹੋਏ ਸਿਹਤ ਬੀਮਾ ਜ਼ਰੂਰ ਕਰਾਨਾ ਚਾਹੀਦਾ ਹੈ ਜੋ ਕਿ ਤੁਹਾਡੀ ਅੱਜ ਸੇ ਸਮੇ ਵਿੱਚ ਵੱਧ ਦੀ ਹੋਈ ਮਹਿੰਗਾਈ ਨੂੰ cover ਕਰੇਗਾ ਤੁਹਾਡੇ ਤੋਂ ਸਾਡੇ ਤੇ ਉੱਪਰ ਜੋ ਬਿਮਾਰੀਆਂ ਦਾ ਬੋਜ ਪਏਗਾ ਪੈਂਦਾ ਹੈ ਹਸਪਤਾਲਾਂ ਵਿੱਚ ਜੋ ਖਰਚੇ ਹੁੰਦੇ ਹਨ ਹੋਰ ਜਿਹੜੇ ਖਰਚੇ ਥੋੜੇ ਬਿਮਾਰੀ ਨਾਲ daily ਦਵਾਈ ਦੇ ਖਰਚੇ test ਦੇ ਖਰਚੇ ਨੇ ਇਹਨਾਂ ਸਾਰਿਆਂ ਦਾ ਜਿਹੜਾ ਇੱਕ ਬੀਮਾ cover ਕਰੇਗਾ ਤੇ ਤੁਹਾਨੂੰ ਇੱਕ ਕਾਫੀ ਲੰਬੀ ਰਾਹਤ ਖਰਚਾ ਪ੍ਰਦਾਨ ਕਰੇਗਾ ਇਸ ਕਰਕੇ ਤੁਹਾਨੂੰ ਸਬ ਨੂੰ ਸਾਰਿਆਂ ਨੂੰ ਸਬ ਨੂੰ ਸਿਹਤ ਬੀਮਾ ਜ਼ਰੂਰ ਲੈਣਾ ਚਾਹੀਦਾ ਹੈ ਇਸ ਵਿੱਚ ਝਿਜਕਣਾ ਨਹੀਂ ਚਾਹੀਦਾ ਸਤ ਜੀ ਇਹੀ ਸਬ ਹਾਂਜੀ

ਸਤਿ ਸ਼੍ਰੀ ਅਕਾਲ ਕੀ ਹਾਲ ਚਾਲ?

ਹਾਂਜੀ ਵਧੀਆ ਸਾਡਾ ਵੀ

ਹਾਂਜੀ ਸਬ ਠੀਕ-ਠਾਕ ਤੁਸੀਂ ਦੱਸੋ ਹਾਂਜੀ ਮੈ ਵੀ ਵਧੀਆ ਹਾਂਜੀ ਕਿਸ ਲਈ phone ਕੀਤਾ ਸੀ ਤੁਸੀਂ ਮੈਨੂੰ?

ਬਹੁਤ ਸਾਰੇ ਲੋਕੀ ਹਨਾ ਘੁੰਮਣ ਜਾਂਦੇ ਨੇ,

ਤੇ, ਮੈ ਵੀ, ਇਸ ਬਾਰੇ, ਮਤਲਬ ਥੋੜੀ information ਲੈਣੀ ਸੀ ਤੁਹਾਡੇ ਕੋਲੋਂ ਕਿ ਜੇ ਆਪਾਂ ਆਪਣੇ ਭਾਰਤ ਵਿਚ ਹਨਾ ਘੁੰਮਣ ਲਈ ਜਾਈਏ ਤੇ ਕਿਹੜੇ-ਕਿਹੜੇ ਸਥਾਨ ਜਿਹੜੇ ਹੈਗੇ ਆ ਉਹ

Okay ਮੈ ਤੁਹਾਨੂੰ ਦੱਸ ਦਿੰਨੀ ਆ ਦੇਖੋ, ਜੇ ਤੁਸੀਂ ਘੁੰਮਣ ਲਈ ਜਾਣਾ ਚਾਹੁੰਦੇ ਹੋ ਭਾਰਤ ਦੇ ਵਿਚ ਤੇ ਤੁਸੀਂ ਗੋਆ, ਦਿੱਲੀ, ਮੁਨਾਰ, ਕੁਰੁਕ, ਮਨਾਲੀ, ਊਟੀ, ਇਹਨਾਂ ਵਿਚੋਂ ਕਿਤੇ ਵੀ ਜਾ ਸਕਦੇ ਹੋ ਸਾਰੀਆਂ ਬਹੁਤ ਵਧੀਆ ਥਾਵਾਂ ਨੇ ਘੁੰਮਣ ਵਾਸਤੇ

ਤੇ ਮੈ ਤਾਜ ਮਹਿਲ ਜਿਹੜਾ ਕਿ ਆਗਰਾ ਵਿਚ ਹੈਗਾ ਏ, ਮੈ ਓਹਦਾ ਵੀ ਬਹੁਤ ਨਾਮ ਸੁਣਿਆ ਹੈਗਾ ਏ, ਕਿ ਉਹ ਵੀ ਬਹੁਤ ਵੇਖਣ ਯੋਗ ਜਗਾਹ ਹੈਗੀ ਹੈ, ਜੀ ਜੀ ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਇਹ ਜਿਹੜਾ ਆ ਤਾਜ ਮਹਿਲ ਵਾ ਉਹ ਆਗਰਾ ਦੇ ਵਿਚ ਆ ਤੇ ਤਾਜ ਮਹਿਲ ਦੁਨੀਆਂ ਦੇ ਸੱਤ ਅਜੂਬਿਆਂ ਦੇ ਵਿਚੋਂ ਇੱਕ ਆ ਤੇ ਇਸਨੂੰ ਭਾਰਤ ਵਿਚ ਸਬਤੋਂ ਪ੍ਰਸਿੱਧ ਸੈਲਾਨੀ ਆਕਰਸ਼ਣ ਮੰਨਿਆ ਜਾਂਦਾ ਆ ਤੇ ਭਾਰਤ ਦਾ number ਇਕ

ਤੇ ਕਸ਼ਮੀਰ ਘਾਟੀ ਜਿਹੜੀ ਆ ਉਹ ਕਸ਼ਮੀਰ ਘਾਟੀ ਵੀ ਕਹਿ ਰਹੇ ਕਿ ਬਹੁਤ ਹੀ ਜ਼ਿਆਦਾ ਪ੍ਰਸਿੱਧ ਸਥਾਨ ਹੈਗਾ ਏ ਬਹੁਤ ਈ ਖੂਬਸੂਰਤ ਸਥਾਨ ਏ ਸੈਰ ਸਪਾਟਾ ਕਰਨ ਵਾਸਤੇ ਹਾਂ ਬਿਲਕੁਲ ਸਹੀ ਕਿਹਾ ਜੇ ਤੁਸੀਂ ਕਹਿ ਸਕਦੇ ਹੋ ਕਿ ਭਾਰਤ ਦਾ number ਇਕ ਸੁੰਦਰ ਸਥਾਨ ਜਿਹੜ~ ਕੇਹੜਾ ਆ, ਫੇਰ ਤੁਸੀਂ ਕਸ਼ਮੀਰ ਨੂੰ ਕਹਿ ਸਕਦੇ ਕਿ ਇਹ ਭਾਰਤ ਦਾ ਜਿਹੜਾ ਆ ਸਬਤੋਂ ਸੁੰਦਰ number ਇੱਕ ਸਥਾਨ ਆ ਇਥੇ ਤੁਸੀਂ ਜਾ ਸਕਦੇ ਹੋ ਜੇ ਘੁੰਮਣ ਲਈ ਬਹੁਤ ਖੂਬਸੂਰਤ ਸਥਾਨ ਆ ਹਾਂਜੀ ਕਸ਼ਮੀਰ ਦੀ ਘਾਟੀ ਹੈ ਨ ਕਸ਼ਮੀਰ ਦੀ ਘਾਟੀ ਬੋਲਿਆ ਜਾਂਦਾ ਓਹਨੂੰ

ਠੀਕ ਆ ਜੇ ਆਪਾਂ ਭਾਰਤ ਵਿਚ ਤਿੰਨ ਦਿਨਾਂ ਦੀ ਛੁੱਟੀ ਵਾਸਤੇ ਜਾਣਾ ਹੋਵੇ ਤੇ ਆਪਾਂ ਕਿਥੇ ਜਾ ਸਕਦੇ ਆ?

ਜੇ ਤੁਸੀਂ ਤਿੰਨ ਦਿਨਾਂ ਲਈ ਜਾਣਾ ਏ ਕੀਤੇ ਘੁੰਮਣ ਵਾਸਤੇ, ਤਾਂ ਤੁਹੀ ਮੁਖਤੇਸ਼ਵਰ, ਉੱਤਰਾਖੰਡ ਦੇ ਵਿਚ ਜਾ ਸਕਦੇ ਜੇ ਤੇ ਧਨਚੂਲ਼ੀ ਐਲੀ ਉੱਤਰਾਖੰਡ, ਤੇ ਬੀਰਬਿਲਿੰਗ ਹਿਮਾਚਲ ਪ੍ਰਦੇਸ਼, ਵਿਸ਼ਨੂਪੁਰ ਪੱਛਮੀ ਬੰਗਾਲ, ਟੈਰਾਕੋਟਾ ਮੰਦਿਰ ਦੀ ਧਰਤੀ, ਤੇ ਮੁਕਟਮਣੀਪੁਰ ਪੱਛਮੀ ਬੰਗਾਲ ਗੋਪਾਲਪੁਰ ਉੜੀਸਾ, ਸ਼ਿਲਿਕਾ ਝੀਲ, ਪੁਰੀ ਵਿਚ, ਇਹਨਾਂ ਤੇ ਕਿਤੇ ਵੀ ਤੁਸੀਂ ਜਾ ਸਕਦੇ ਜੇ ਠੀਕ ਏ ਜੀ ਭਾਰਤ ਦਾ ਸਬਤੋਂ ਖੂਬਸੂਰਤ ਸਥਾਨ ਕੇਹੜਾ ਹੈਗਾ ਏ? ਅਹ ਭਾਰਤ ਦਾ ਸਬਤੋਂ ਖੂਬਸੂਰਤ ਸਥਾਨ ਹੈਗਾ ਆ ਲਦਾਖ਼ ਦੀ ਨੁਬਰਾ ਵੈਲੀ ਤੇ ਹੋਰ ਹਿਮਾਚਲ ਪ੍ਰਦੇਸ਼ ਚ ਖਜੀਅਰ, ਉੱਤਰਾਖੰਡ ਵਿਚ ਫੁੱਲਾਂ ਦੀ ਘਾਟੀ, ਤੇ ਸ਼੍ਰੀਨਗਰ ਵਿਚ ਡਲ ਝੀਲ, ਮੁਨਾਰ, ਕੇਰਲ, ਦੁੱਧ ਸਾਗਰ ਝਰਨਾ, ਗੋਆ, ਸਿੱਕਮ ਵਿਚ ਯੂਮਥਾਂਗ ਵੈਲੀ, ਅਰੁਣਾਚਲ ਪ੍ਰਦੇਸ਼ ਵਿਚ ਤਵਾਂਗ, ਇਹ ਸਾਰੇ ਜਿਹੜੇ ਨੇ ਭਾਰਤ ਦੇ ਬਹੁਤ ਹੀ ਜ਼ਿਆਦਾ ਖੂਬਸੂਰਤ ਸਥਾਨ ਨੇ, ਤੇ ਇਹਨਾਂ ਤੇ ਵੀ ਤੁਸੀਂ ਜਿਹੜਾ ਘੁੰਮਣ ਜਾ ਸਕਦੇ ਜੇ ਤੁਹਾਨੂੰ ਬਹੁਤ ਵਧੀਆ ਲਗੇਗਾ ਜੇ ਤੁਹੀ ਇਹਨਾਂ ਥਾਵਾਂ ਤੇ ਜਾਓਗੇ ਘੁੰਮਣ ਵਾਸਤੇ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 ਜੇ ਆਪਾਂ ਭਾਰਤ ਦੀ ਸਬਤੋਂ ਸ਼ਾਂਤ ਦੇਸ਼ ਦੀ ਜਾਂ ਸ਼ਾਂਤ ਸਥਾਨ ਦੀ ਗੱਲ ਕਰੀਏ ਤਾਂ ਉਹ ਕਹਿੜਾ ਹੋਏਗਾ? ਜੀ ਦੇਖੋ ਜੇ ਤੁਸੀਂ ਹਿਮਾਲਿਆ ਦੀਆਂ ਪਹਾੜੀਆਂ ਦੀਆਂ ਸ਼ਾਨਦਾਰ ਵਾਦੀਆਂ ਵਿਚ ਆਰਾਮ ਕਰਦੇ ਓ,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 ਹਾਂਜੀ ਠੀਕ ਏ ਜੇ ਆਪਾਂ ਇਕ ਦੋ ਦਿਨ ਦੀ ਯਾਤਰਾ ਲਈ ਜਾਣਾ ਹੋਵੇ ਤਾਂ ਸਬਤੋਂ ਵਧੀਆ ਸਥਾਨ ਕੇਹੜਾ ਹੋਊਗਾ?

ਜੇ ਤੁਸੀਂ ਦੋ ਦਿਨ ਦੀ ਯਾਤਰਾ ਲਈ ਜਾਣਾ ਚਾਹੁੰਦੇ ਹੋ ਤਾਂ ਫੇਰ ਤੁਹੀਂ ਗੋਆ ਪੋਂਡੀਚੇਰੀ, ਰਿਸ਼ੀਕੇਸ਼, ਸਿੱਕਮ, ਹੰਪੀ, ਨਮਕੀਨ, ਗੋਕਰਨ, ਉਦੇਪੁਰ,

ਤੇ ਥੋੜਾ ਉਹਨਾਂ ਨੂੰ ਘੁੰਮਣ ਫਿਰਨ ਦਾ ਵੀ ਮੌਕਾ ਮਿਲੇ ਤਾਂ ਜੋ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੇ, ਉਹਨਾਂ ਕੋਲੋਂ ਕਈ ਵਾਰੀ ਥੋੜਾ ਟੀਮ ਹੁੰਦਾ ਆ

ਤੇ ਥੋੜੇ ਵਿਚ ਵੀ ਉਹ ਹਨਾ ਸੈਰ ਸਪਾਟਾ ਕਰ ਸਕਦੇ ਨੇ। ਹਾਂ ਸਹੀ ਕਹਿ ਰਹੇ ਹੋ ਤੁਸੀਂ ਤੇ ਇਸ ਕਰਕੇ ਇਹ ਥਾਵਾਂ ਜਿਹੜੀਆਂ ਨੇ ਘੱਟ time ਕਹਿ ਸਕਦੇ ਓ, ਓਹਦੇ ਵਿਚ ਤੁਹੀਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਵੇਖ ਸਕਦੇ ਜੇ ਹਾਂਜੀ ਤੇ ਜੇ ਆਪਾਂ ਭਾਰਤ ਵਿਚ ਰਹਿਣਾ ਹੋਵੇ, ਰਹਿਣ ਲਈ ਸਸਤਾ ਸ਼ਹਿਰ ਕੇਹੜਾ ਹੈਗਾ, ਸਬਤੋਂ ਸਸਤਾ ਸ਼ਹਿਰ? ਜੀ ਜੇ ਤੁਹੀਂ ਭਾਰਤ ਵਿਚ ਰਹਿਣ ਲਈ ਸਬਤੋਂ ਸਸਤਾ ਸ਼ਹਿਰ ਕਹਿਰੇ ਹੋ ਤਾਂ ਫੇਰ bangalore ਤੇ Ahmedabad ਤੇ chennai ਇਹ ਤਿੰਨ ਸ਼ਹਿਰ ਜਿਹੜੇ ਨੇ ਭਾਰਤ ਵਿਚ ਸਬਤੋਂ ਸਸਤੇ ਸ਼ਹਿਰ ਨੇ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

ਤਾਂ ਓਹਦੀ ਆਪਾਂ information ਕਿਥੋਂ-ਕਿਥੋਂ ਲਵਾਂਗੇ?

ਸੀ ਕਿ ਪਹਿਲਾਂ ਤੇ ਤੁਸੀਂ ਕੀ ਕਰਨਾ ਏ, ਆਪਣੇ ਸਾਹਸ ਲਈ ਤਿਆਰੀ ਕਰਨੀ ਏ, ਆਪਣਾ budget ਵੇਖਣਾ ਕਿ ਕਿੰਨਾ budget ਏ

ਨਾਮ ਪ੍ਰੋਗਰਾਮਾਂ ਤੋਂ ਵੱਧ ਤੋਂ ਵੱਧ ਲਾ~ ਲਾਭ ਉਠਾਉਣਾ ਆ ਤੇ ਘੱਟ ਤੋਂ ਘੱਟ ਜਿਹੜੇ ਤੁਸੀਂ ਕਹਿ ਸਕਦੇ ਪੈਸੇ ਦੇ ਵਿਚ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਆ ਓਹਦੇ ਨਜਾਰੇ ਲੈਣ ਦੀ ਕੋਸ਼ਿਸ਼ ਕਰਨੀ ਆ ਤੇ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

Hotel ਦੇ ਵਿਚ ਤੁਸੀਂ ਨਾ ਰਹਿ ਕੇ ਕੋਈ ਸਸਤੇ ਜਿਹੇ lodge ਦੇ ਵਿਚ ਰਹਿ ਸਕਦੇ ਜੇ ਹਨਾ ਤੇ ਤੇ ਫੇਰ ਇਹ ਕਿ ਇਹਨਾਂ ਵਿਕਲਪਾਂ ਦੀ ਜਿਹੜੀ ਪੜਚੋਲ ਤੁਹਾਨੂੰ ਖੁਦ ਈ ਕਰਨੀ ਪੈਣੀ ਏ ਦੂਜਾ ਇਹ ਕਿ ਅਹ volunteer ਕਰੋ ਜਾਂ ਕੰਮ ਦਾ ਵਟਾਂਦਰਾ ਕਰੋ ਮਤਲਬ ਖੁਦ ਕੰਮ ਕਰਨਾ ਜਿਹੜਾ ਆ ਕਹਿ ਸਕਦੇ ਆ ਆਪਣਾ ਕੰਮ ਆਪ ਕਰੋ, ਕਿ ਜਿਦਾਂ ਹੁਣ, ਕੀ ਕਰਦੇ ਕੁੱਲੀ ਰੱਖਦੇ ਆ ਨਾ ਕਿ ਕੁੱਲੀ ਨੂੰ ਕਹਿੰਦੇ ਸਾਡਾ ਸਮਾਨ ਚੁੱਕੋ। ਕਿਉਂ waste ਕਰਨੇ ਖੁਦ ਦਾ ਸਮਾਂ ਖੁਦ ਚੱਕੋ ਵਿਦੇਸ਼ਾਂ ਦੇ ਵਿਚ ਅੰਗਰੇਜ਼ੀ ਪੜ੍ਹਾਓ ਤੇ ਮਤਲਬ ਇਹ ਕਿ ਮਤਲਬ ਥੋੜਾ ਜਿਹਾ ਕੰਮ ਕਰਕੇ ਜਿਦਾਂ ਹੁਣ ਤੁਸੀਂ foreign ਜਾਣਾ ਆ trip ਤੇ ਘੁੰਮਣ, ਤੇ ਓਥੇ ਕੀ ਏ ਖੁਦ ਕੰਮ ਕਰੋਗੇ ਤੇ ਪੈਸਾ ਤੁਹਾਡੇ ਕੋਲ ਆਏਗਾ, ਤੇ ਓਹੀ ਤੁਹਾਡਾ ਫਾਇਦਾ ਹੋ ਜਾਏਗਾ ਜ਼ਿਆਦਾ ਤੇ ਨਾਲੇ ਘੁੰਮ ਵੀ ਲਵੋਗੇ ਨਾਲੇ ਪੈਸਾ ਵੀ ਕਮਾ ਲਓਗੇ, ਹਾਂਜੀ ਵੈਸੇ ਵੀ ਅੱਜਕੱਲ ਜਿਹੜੇ ਇਹ ਯਾਤ੍ਰਾਈ ਨਾਮ ਪ੍ਰੋਗਰਾਮ ਹੈਗੇ ਆ ਉਹ ਇਹ ਤੇ ਬਹੁਤ ਜ਼ਿਆਦਾ ਪ੍ਰਚਲਿਤ ਹੈਗੇ ਨੇ

ਕਿਉਂਕਿ ਲੋਕ ਅਜਕਲ ਜ਼ਆਦਾਤਰ phone use ਕਰਦੇ ਹੀ ਨੇ, ਉਹਨਾਂ ਨੂੰ ਸਾਰਾ ਪਤਾ ਹੈਗਾ ਏ ਕੀ ਅਹ ਕਿਹੜੀ site ਤੋਂ ਆਪਾਂ ਕਿਵੇਂ information ਲੈ ਸਕਦੇ ਆ ਯਾਤਰਾ ਬਾਰੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜਾਂ ਕਿਹੜੀਆਂ-ਕਿਹੜੀਆਂ ਜਗਾਵਾਂ ਹੈਗੀਆਂ ਵਾ ਜਿਹਨਾਂ ਨੂੰ ਆਪਾਂ search ਕਰਕੇ ਵਧੀਆ ਤਰੀਕੇ ਨਾਲ ਦੇਖ ਸਕਦੇ ਆ, ਕਿ ਸਾਡੇ ਲਈ ਬਹੁਤ ਵਧੀਆ ਜਿਹੜੀ ਜਗਾਹ ਹੈਗੀ ਆ ਜਿਥੇ ਆਪਾਂ ਘੁੰਮਣ ਜਾਣਾ ਆ, ਕਿਹੜੀ ਜਗਾਹ ਆਪਾਂ decide ਕਰ ਸਕੀਏ

ਦੇਖੋ, ਜੇ ਤੁਸੀਂ ਮਤਲਬ ਚਾਹੁੰਦੇ ਹੋ ਕਿ ਤੁਸੀਂ ਘੱਟ budegt ਤੇ ਭਾਰਤ ਦੇ ਵਿਚ ਯਾਤਰਾ ਕਰਨਾ ਚਾਹੁੰਦੇ ਹੋ ਨਾ, ਹਾਂਜੀ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 ਆਹ budget ਯਾਤਰਾ ਦਾ ਸੁਝਾਅ ਭਾਰਤ ਵਿਚ ਮਤਲਬ ਕੁਝ ਨਿੱਜੀ case study ਹੈਗੀ ਏ ਕਿ ਲੰਬੀ ਦੂਰੀ ਦੀ ਯਾਤਰਾ ਲਈ ਭਾਰਤੀ ਰੇਲਵੇ ਦੀ ਵਰਤੋਂ ਕਰੋ, ਮਤਲਬ ਰੇਲ ਤੇ ਜਾਓ flight ਦੀ ਜਿਹੜੀ ਆ ਓਹਨੂੰ ਤੁਸੀਂ ਕਹਿ ਸਕਦੇ avoid ਕਰੋ flight ਨੂੰ

ਹੋਰ ਤੁਸੀਂ ਕਹਿ ਸਕਦੇ ਓ ਕਿ bagpackers ਦੀ ਵਰਤੋਂ ਕਰੋ ਤੇ

ਤੇ ਕੁਝ universal budget ਤੇ ਯਾਤਰਾ ਕਰਨ ਦਾ ਤੁਹਾਨੂੰ ਸੁਝਾਅ ਮੈ ਜਿਹੜਾ ਉਹ ਦਵਾਂਗੀ ਹਾਂਜੀ ਤੇ ਜੇ ਆਪਾਂ ਭਾਰਤ ਵਿਚ ਇਕ ਦਿਨ ਦੀ ਯਾਤਰਾ ਵ~ ਲਈ ਜਾਣਾ ਹੋਵੇ ਤਾਂ ਸਬਤੋਂ ਵਧੀਆ ਜਗਾਹ ਕਿਹੜੀ ਹੋਊਗੀ? ਜੀ ਇਹ ਵੀ ਮੈ ਤੁਹਾਨੂੰ ਦੱਸ ਦਿੰਨੀ ਆ ਵੀ ਜੇ ਤੁਸੀਂ ਭਾਰਤ ਵਿਚ ਇਕ ਦਿਨ ਦੀ ਯਾਤਰਾ ਕਰਨਾ ਚਾਹੁੰਦੇ ਹੋ ਨਾ, ਫਿਰ ਤੁਸੀਂ ਰਾਮਨਗਰ ਅਹ ਰਾਮਨ ਨਗਰਮ ਬੰਗਲੋਰ ਤੋਂ ਜਿਹੜਾ ਪੰਜਾਹ ਕਿਲੋਮੀਟਰ ਦੂਰ ਆ,

ਫਿਲਮ ਸ਼ੋਲੇ ਦੀ shooting ਹੋਈ ਸੀ maybe ਤੁਸੀ ਜਾਣਦੇ ਹੋਵੋਗੇ ਉਸ ਜਗਾਹ ਨੂੰ

ਬਿਲਕੁਲ ਬਿਲਕੁਲ ਤੇ ਇਕ ਹੈਗੀ ਆ ਸਕੰਧਗੀਰੀ ਟਰੈਕ ਓਥੇ ਵੀ ਤੁਹੀ ਇਕ ਦਿਨ ਲਈ ਜਾ ਸਕਦੇ ਜੇ ਤੇ ਹੋਰ ਹੈਗਾ ਅੰਤਰਗਜ ਲਗੌਨਲੀ, ਤੇ ਕੁੰਤੀਬੇਟਾ ਸਿਵਨਸਮੁਨਦਰਮ, ਫਲ ਸਥਾਪਿਤ ਕਰਨ ਲਈ, ਤੇ ਮੰਚਨ~ ਰੈਮ, ਸੀਮੇਸ਼੍ਵਰੀ, ਨੰਦੀ ਪਹਾੜੀਆਂ ਦੀ ਸਥਾਪਨਾ, ਇਹ ਜਿਹੜੀਆਂ ਚੀਜਾਂ ਨੇ, ਇਹਨਾਂ ਤੇ ਤੁਸੀਂ ਮਤਲਬ ਇੱਕ ਦਿਨ ਲਈ ਜੇ ਤੁਹੀ ਕਹਿੰਦੇ ਓ ਕਿ ਮੈ ਯਾਤਰਾ ਕਰਨੀ ਹੈ,

ਇਹਨਾਂ ਜਗਾਵਾਂ ਤੇ ਜਾ ਕ ਕਰ ਸਕਦੇ ਜੇ ਹਾਂਜੀ ਵੈਸੇ ਵੀ ਅਹ ਜਿਹੜਾ ਆਦਮੀ ਹੈਗਾ ਏ ਹਨਾ ਜਾਂ ਕੋਈ ਵੀ ਬੰਦਾ ਹੈਗਾ ਓਹਨੂੰ ਯਾਤਰਾ ਕਰਨੀ ਚਾਹੀਦੀ ਆ

ਕਿ ਅਸੀਂ ਆਪਣੇ ਘਰੇ ਰਹੀਏ ਅੰਦਰ ਹੀ ਰਹੀਏ

ਤੇ ਅਸੀ ਕੋਈ ਵੀ ਦੁਨੀਆਂ ਦਾ ਹਨਾ ਕੋਈ ਵੀ ਚੀਜ਼ ਨੂੰ ਜਿਹੜਾ ਵਾ enjoy ਨੀ ਕਰ ਸਕਦੇ

ਕਿ ਕੋਈ ਵੀ ਜਗਾਹ ਦੇਖੋ ਹੁਣ ਅਹ ਕਦੇ ਨਾ ਕਦੇ ਬੰਦੇ ਨੂੰ ਆਪਣੇ mind ਨੂੰ fresh ਕਰਨ ਦੇ ਲਈ ਕਿਤੇ ਨਾ ਕਿਤੇ

ਜਿਹੜਾ ਬੰਦਾ ਕੰਮ ਕਰ~ ਸਾਰਾ ਦਿਨ ਕਮ ਈ ਕਮ ਕਮ ਕਮ ਕਰੀ ਜਾਵੇ ਉਹ ਵੀ ਨੀ ਹੋਣਾ ਚਾਹੀਦਾ।

ਤੇ ਆਏ ਹੋ ਤਾਂ life enjoy ਵੀ ਕਰੋ, ਹਾਂ ਕੰਮ ਜਰੂਰੀ ਆ ਪੜ੍ਹਾਈ ਵੀ ਜ਼ਰੂਰੀ ਆ, ਪਰ ਘੁੰਮਣਾ ਫਿਰਨਾ ਵੀ ਤਾਂ

ਹਾਂਜੀ ਮੈਨੂੰ ਲੱਗ~ ਚਲੋ ਜੀ ਠੀਕ ਹੈ ਮਤਲਬ ਬਹੁਤ ਵਧੀਆ ਲੱਗਾ ਆਪਾਂ ਦੋਵਾਂ ਨੇ ਗੱਲ ਕੀਤੀ ਤੁਸੀਂ ਮੈਨੂੰ ਸਵਾਲ ਪੁੱਛੇ ਤੇ ਮੈ ਤੁਹਾਨੂੰ ਉਹਨਾਂ ਦਾ ਜਵਾਬ ਦੇ ਪਾਈ ਇਸ ਤੇ ਮਤਲਬ ਵਧੀਆ ਲੱਗਾ ਮੈਨੂੰ

Ma'am stop ਕਰਦਾਂ ਹੁਣ?

Two Five Eight ਨੂੰ STTNFE ਲਿਖ਼ਿਆ ਜਾਦਾ ਹੈ, ਫੇਰ ਉਸੇ code ਭਾਸ਼ਾ ਵਿੱਚ Six Nine Zero Eight One Four ਕਿਵੇ ਲਿਖਿਆ ਜਾਵੇਗਾ ਹਾਂਜੀ ਕਿਵੇ ਲਿਖਿਆ ਜਾਵੇਗਾ, ਇਹ ਅੱਜ, ਅੱਜ ਦਾ ਜਿਹੜਾ ਇਹ ਹੈ ਨਾ, ਹਾਂ ਬੁਰਾ ਨਾ ਮਾਨੋ, ਹੋਲੀ ਹੈ, ਬਸ ਓਦਾਂ ਹੀ ਹੋਇਆ ਫੇਰ ਮੈਂ ਵੀ ਅਮ ਕਹਿਣਾ ਤਾਂ ਕੀ ਸੀ, ਹੁਣ ਕਹਿ ਵੀ ਨਹੀਂ ਸਕਦੇ ਬਈ ਹੋਲੀ ਹੈ, ਹੈ ਨਾ ਉਹ ਚਾਰ ਪੰਜ ਸੀਗੇ, ਮੈਂ ਕਿਹਾ ਬੋਲੂਗਾ ਢਾ ਲੈਣਗੇ, ਫਾਇਦਾ ਨਹੀਂ ਹੈਗਾ, ਮੈਂ ਕਿਹਾ, ਠੀਕ ਹੈ ਬਾਈ ਜੀ, ਰਾਮ ਰਾਮ, ਲਾ ਦਿੱਤਾ, ਕਹਿੰਦੇ ਹਾਂਜੀ, ਮੈਂ ਕਿਹਾ ਜਾਵਾਂ, ਕਹਿੰਦੇ ਜਾਓ, ਮੈਂ ਕਿਹਾ ਚੱਲੋ ਠੀਕ ਆ ਜੀ, ਧੰਨਵਾਦ, ਹੈ ਨਾ।

ਇੱਕ side number ਹੈ ਦੂਜੀ side ਕੀ ਹੈ, ਦੂਜੀ side alphabet ਹੈ, ਜਦੋਂ number ਤੋਂ alphabet ਜਾਂ alphabet ਤੋਂ number convert ਹੋਵੇ ਤਾਂ ਬਹੁਤ ਸਾਰੇ rule follow ਹੁੰਦੇ ਆ, ਬਹੁਤ ਸਾਰੇ rule follow ਹੁੰਦੇ ਆ, ਤਾਂ ਉਦੋਂ ਫੇਰ ਕੀ ਹੋਏਗਾ, ਉਦੋਂ ਫੇਰ ਕੀ ਹੋਏਗਾ। ਚੱਲੋ ਦੇਖਦੇ ਆ ਬਈ, ਹੁਣ ਦੇਖੋ, ਸਭ ਤੋਂ ਪਹਿਲਾਂ ਮੈਂ ਇੱਥੇ ਕੀ ਦੇਖਿਆ, ਇਹ ਵਾਲਾ ਇਸਨੂੰ ਅਗਰ ਮੈਂ ਇਸਨੂੰ ਦੇਖਾਂ ਅਗਰ ਮੈਂ ਇਸਨੂੰ ਦੇਖਾਂ seven 'ਤੇ ਕੀ ਆਉਂਦਾ, ਅਗਰ ਮੈਂ alphabet ਦੇ according ਦੇਖਾਂ ਜਾਂ ਇਸਨੂੰ ਆਪਾਂ alphabet ਕਰ ਲਈਏ।

ਅਗਰ sequence ਨਹੀਂ ਬਣੀ, ਤਾਂ ਹੋਰ ਕੀ ਹੋ ਸਕਦਾ, ਪਰ ਇੱਥੇ ਇੱਕ ਬੜੀ ਜ਼ਬਰਦਸਤ trick ਲੱਗੀ ਹੈ, ਅੱਜ ਨਵੀਂ trick ਸਿਖਾ ਕੇ ਜਾ ਰਹੇ ਹਾਂ, ਹੋਲੀ ਵਾਲੇ ਦਿਨ, ਯਾਦ ਰੱਖੋਂਗੇ, ਦੇਖੋ Seven ਹੁਣ S ਕਿਵੇਂ ਬਣਿਆ, ਤਾਂ ਮੈਂ ਅਗਰ ਇਸਨੂੰ english ਦੇ ਵਿੱਚ ਲਿਖਾਂ, ਤਾਂ ਮੈ ਕੀ ਲਿਖੂਗਾਂ S E V E N ਸੱਤ ਨੂੰ ਮੈਂ english ਦੇ ਵਿੱਚ ਕੀ ਲਿਖੂਗਾਂ ਰਾਜੇ, ਸੱਤ ਨੂੰ english ਦੇ ਵਿੱਚ ਕੀ ਰੱਖੂਗਾਂ, seven ਤਾਂ ਇਹਨੇ ਕੀ ਕੀਤਾ, S ਜਿਹੜਾ ਚੁੱਕਿਆ ਉਹ seven ਮਤਲਬ ਕਿ ਸੱਤ ਨੂੰ english 'ਚ ਲਿਖਦੇ ਆ, ਨਾ, ਉਹਦਾ ਪਹਿਲਾ alphabet ਚੁੱਕਿਆ, ਉਸਦਾ ਕੀ ਕੀਤਾ, ਪਹਿਲਾ alphabet ਚੁੱਕਿਆ ਹੈ, ਹੁਣ ਦੂਸਰਾ ਕੀ ਹੈ, ਤਿੰਨ, ਤਿੰਨ ਨੂੰ ਇਹ convert ਕਿਸਦੇ ਵਿੱਚ ਕਰ ਰਿਹਾ T ਦੇ ਵਿੱਚ, ਤਾਂ T ਕਿਵੇਂ ਹੋਏਗਾ, T H R E E ਤਾਂ ਮਤਲਬ ਕਿ ਆਹ ਵਾਲਾ T ਚੁੱਕਿਆ ਹੈ, three ਵਾਲਾ ਸਭ ਤੋਂ ਪਹਿਲਾਂ ਵਾਲਾ ਕੀ ਚੁੱਕਿਆ ਹੈ, T ਚੁੱਕਿਆ ਹੈ, logic ਹੈ ਨਾ ਜ਼ਬਰਦਸਤ, logic ਹੈ ਨਾ ਜ਼ਬਰਦਸਤ, ਉਸ ਤਰੀਕੇ ਨਾਲ ਇੱਥੇ ਕੀ ਹੈ, two ਇਹਨੂੰ ਵੀ ਕੀ ਲਿਖ ਰਿਹਾ ਹੈ, T ਲਿਖ ਰਿਹਾ ਹੈ, ਕਿਉਂ ਲਿਖ ਰਿਹਾ ਹੈ, ਕਿਉਂਕਿ ਇੱਥੇ ਕੀ ਹੈ T W O ਤਾਂ ਮਤਲਬ T ਕਿਹੜਾ ਚੁੱਕਿਆ ਹੈ, ਇਹ ਵਾਲਾ ਚੁੱਕਿਆ ਹੈ ਜੀ,

ਹਾਂਜੀ ਇਸੇ ਤਰੀਕੇ ਨਾਲ ਇਹਨੂੰ ਕੀ ਲਿਖਿਆ ਇਹਨੇ N ਲਿਖਿਆ ਕਿਉਂ ਲਿਖਿਆ ਕਿਉਂਕਿ english ਵਿੱਚ ਕੀ ਲਿਖਦੇ ਆਪਾਂ N I N E ਤਾਂ ਸਭ ਤੋਂ ਪਹਿਲਾ alphabet ਚੁੱਕ ਲਿਆ ਅੋਰ ਇੱਥੇ ਇਸਨੂੰ code ਕਰ ਦਿੱਤਾ।

ਤਾਂ F ਲਿਖਣ ਦਾ ਮਤਲਬ ਕੀ ਹੈ english ਦੇ ਵਿੱਚ ਆਪਾਂ ਕੀ ਲਿਖਦੇ ਹਾਂ F I V E ਤਾਂ F ਕਿਹੜਾ ਚੁੱਕਿਆ first alphabet ਚੁੱਕਿਆ, code ਕਰ ਦਿੱਤਾ, ਉਸਨੇ ਤਰੀਕੇ ਨਾਲ ਅੱਠ ਨੂੰ ਕੀ ਲਿਖ ਦਿੱਤਾ, E E ਕਿਵੇਂ ਲਿਖਿਆ E I G H T ਤਾਂ eight ਤਾਂ E ਇੱਥੇ ਆ ਗਿਆ ਹੁਣ ਆਪਾਂ ਇਹਨੂੰ ਕੀ ਲਿਖਣਾ ਹੈ, ਕਹਿੰਦਾ ਬਈ Six Nine Zero Eight One Four ਹੁਣ ਕੀ ਆਏਗਾ english 'ਚ ਕੀ ਲਿਖਾਂਗੇ Six six ਦਾ ਕੀ ਆਏਗਾ, ਛੇ ਆਏਗਾ S ਆਏਗਾ, ਆ ਗਿਆ ਜੀ, ਨੌ ਨੂੰ ਕੀ ਲਿਖਾਂਗੇ nine nine ਦਾ ਕੀ ਆਏਗਾ, N ਆਏਗਾ, ਲਿਖ ਦਿਓ ਬਈ N ਇਹਨੂੰ ਕੀ ਲਿਖਾਂਗੇ zero ਕੀ ਲਿਖੋਗੇ zero zero ਦਾ ਕੀ ਆਏਗਾ Z ਆਏਗਾ, ਲਿਖ ਦਿਓ ਫੇਰ Z Eight E I G H T ਤਾਂ ਕੀ ਆਏਗਾ, E ਆਏਗਾ, E ਕਿੱਥੇ ਹੈ, ਆ ਗਿਆ ਫੇਰ one one ਦਾ ਕੀ ਆਉਂਦਾ ਹੁੰਦਾ, one ਦਾ ਕੀ ਆਉਂਦਾ ਹੁੰਦਾ O, O N E ਤਾਂ one ਤਾਂ O ਆ ਗਿਆ ਜੀ ਅੋਰ ਉਸ ਤੋਂ ਬਾਅਦ F O U R ਤਾਂ four ਦਾ ਕੀ ਆ ਜਾਏਗਾ F ਆ ਜਾਏਗਾ, ਤਾਂ ਆਪਣਾ answer ਕੀ ਹੋ ਜਾਏਗਾ, ਆਪਣਾ answer ਕੀ ਹੋ ਜਾਏਗਾ S N Z E O F S N Z E O F ਮਤਲਬ ਕਿ option A is the right answer ਕਿਸ ਕਿਸ ਨੂੰ ਇਹ ਗੱਲ clear ਹੋ ਗਈ ਬਈ, ਕਿਸ ਕਿਸ ਨੂੰ ਇਹ ਗੱਲ clear ਹੋ ਗਈ, ਇੱਕ ਵਾਰ ਫਟਾ ਫਟਾ thumbs up ਕਰੋ। ਫਟਾ ਫਟ thumps up ਕਰ ਦਿਓ ਬਈ ਜਿਸ ਜਿਸਨੂੰ ਇਹ ਗੱਲ clear ਹੋ ਗਈ ਕਿ ਹਾਂ Sir ਇਹ question ਕਰਕੇ ਮਜ਼ਾ ਆ ਗਿਆ, ਕਿਉਂਕਿ ਇਸਦੇ ਵਿੱਚ ਕੋਈ logic ਕੋਈ sequence ਤੁਸੀਂ ਲਗਾ ਲਓ, ਨਹੀਂ ਲੱਗੇਗਾ, ਕੋਈ sequence, logic ਨਹੀਂ ਲੱਗੇਗਾ logic ਕੀ ਲੱਗੇਗਾ, logic ਲੱਗੇਗਾ english alphabet ਜਿਹੜਾ ਇਸਨੂੰ ਲਿਖਾਂਗੇ english ਦੇ ਵਿੱਚ ਲਿਖਿਆ ਜਾਂਦਾ ਉਹ first alphabet ਚੁੱਕ ਕੇ ਉਸਦਾ ਕੀ ਕਰ ਰਿਹਾ code ਕਰ ਰਿਹਾ code ਕਰ ਰਿਹਾ ਬਈ clear ਹੋ ਗਿਆ। ਬਿਲਕੁੱਲ ਰਾਜੇ, ਇਸੇ type ਵੀ ਅਗਰ ਆਉਣਗੇ ਤਾਂ use ਹੋਏਗਾ, ਜਿੱਥੇ ਮੰਨ ਲਓ sequence ਨਹੀਂ ਬਣ ਰਹੀ, ਉੱਥੇ use ਹੋ ਸਕਦਾ, ਉੱਥੇ use ਹੋ ਸਕਦਾ clear ਹੋ ਗਿਆ clear ਹੋ ਗਿਆ yes or no, very good ਬਹੁਤ ਸ਼ਾਨਦਾਰ ਬਈ, ਬਹੁਤ ਸ਼ਾਨਦਾਰ, ਅਗਲਾ question ਆ ਗਿਆ ਆਪਣੀ screen 'ਤੇ,